ਠੀਕ ਏ ਫੇਰ ਘੱਟੋ ਘੱਟ ਇਹ ਤਾਂ ਹੈ ਵੀ ਦੁੱਧ ਦੁੱਧ ਵਗੈਰਾ ਤਾਂ ਘੀ ਵਗੈਰਾ ਤਾਂ ਮਿਲ ਰਿਹਾ ਉਹਨਾ ਨੂੰ ਮਿਲ ਤਾਂ ਰਿਹਾ ਪਰ ਉਹ ਹਜਮ ਨੀ ਨਾ ਕਰਦੇ sir ਉਹ ਤਾਂ ਉਹੀ ਕੁੱਝ ਨੀ ਹੈਗਾ

ਉਹੀ ਫੇਰ ਤਾਂਹੀ ਉਹ ਕੱਦ ਨੀ ਵੱਧਦੇ ਅੱਗੇ ਕੱਦ ਕਿੱਡੇ ਕਿੱਡੇ ਲੰਬੇ ਹੁੰਦੇ ਤੇ

ਹੁਣ ਤਾਂ ਕੱਦ ਬਹੁਤ ਛੋਟੇ ਛੋਟੇ ਹੋ ਗਏ

ਜੇ ਦੇਖਿਆ ਹੋਣਾ ਤੁਸੀਂ ਦਰਖਤਾ ਦੇ ਉਪਰ ਟੇਰ ਈ ਬੰਨ ਕੇ ਉਹਨਾ ਨਾਲ ਹੀ ਲਮਕੀ ਜਾਣਾ

ਖੜ ਕੇ ਝੂਟੇ ਲੈਣਾ ਉਹ ਕੁੱਝ ਹੈ ਈ ਓ ਨਹੀਂ ਹੁਣ sports ਚ

ਪਹਿਲੀ ਜਿਹੜੀ ਗੇਮਾਂ ਸੀਗੀਆਂ ਨਾ ਜਿਵੇਂ ਲਾਲੋ ਪਹਿਲਾਂ ਛੂਛਲੀਕਾ ਸੀਗਾ ਦੇਖ ਲੋ ਬੰਦਾ ਭੱਜਦਾ ਭੱਜਦਾ ਪੂਰਾ ਪਿੰਡ ਈ ਘੁੰਮ ਲੈਂਦਾ ਸੀ ਕਹਿਣਾ ਆਪਣੇ

ਹਾਂ ਇੱਥੋ ਭੱਜਣਾ ਭੱਜਣਾ ਨਾਲ ਸਾਰਾ ਕੁੱਝ ਸੁਣਨਾ

ਹਾਂ ਨਾਲੇ ਜੋ ਉਹਨੇ ਨੇ ਗੇਂਦ ਮਾਰਨੀ ਉਹ ਬਾਹ ਦੇ ਵੀ exercise ਹੁੰਦੀ ਸੀ ਜੋਰ ਦੀ ਵੀ ਲੱਗਦੀ ਸੀ

ਅੱਗੇ ਤਾਂ ਬਹੁਤ ਵਧੀਆ ਗੇਮਾ ਖੇਡਦੇ ਸੀਗੇ

ਜੇ ਅੱਜ ਦੇ ਕਿਸੇ ਬੱਚੇ ਨੂੰ ਪਤਾ ਵੀ ਏ ਕੇ ਮਿੱਠੂ ਕਿਆ ਹੁੰਦਾ ਮਿੱਠੂ ਕਿਆ ਉਹਨੇ ਕਹਿਣਾ ਮੈਨੂੰ ਤਾਂ ਪਤਾ ਈ ਨਹੀਂ ਹੈਗਾ ਉਹਨੂੰ ਕਿਵੇ ਪਤਾ ਉਹਨੇ ਤਾਂ ਦੇਖਿਆ ਵੀ ਨੀਂ ਨਾ ਸੁਣਿਆ ਕਿੱਥੇ ਉਹਨੇ ਤਾਂ ਕਹਿਣਾ ਵੀ ਮੈਨੂੰ

ਹਮ

ਹੋਰ ਗੇਮਾ ਨੇ ਜਿਹੜੀਆਂ ਅੱਜਕਲ

ਜੇ ਕਦੇ ਉਹਨੇ ਖੇਡ ਵੀ ਲਿਆ ਮਿੱਠੂ ਉਹਦੇ ਵੱਜਣੀ ਏ ball ਤੇ ਉਹਨੇ ਬਾਅਦ ਚ ਰੋਣ ਤੇ ਹਟਣਾ ਨੀ ਹੈਗਾ ਤੇ ਘਰਦੇ ਕਹਿੰਦੇ ਗੇਮ

game ਨੀ ਖੇਡਣੀ ਫਲਾਣੇ ਨੇ ball ਮਾਰੀ

ਉਹ ਬਾਂਦਰ ਬਾਂਦਰ ਕਿੱਲਾ ਦੇਖੋ ਕਿੰਨੀ ਵਧੀਆ game ਹੁੰਦੀ ਸੀ

ਹਾਂ ਉਹ ਤੇ ਜੁੱਤੀਆਂ ਕੱਠੀਆ ਕਰ ਕੇ ਉਹਦੇ ਨਾਲ ਖੇਡਦੇ ਸੀਗੇ ਦੇਖਲੋ ਹਨਾ

ਜੇ ਹੁਣ ਕਿਸੇ ਨੂੰ ਕਹੇ ਬਾਈ ਜੁੱਤੀਆਂ ਖੇਡ ਕੇ ਬਾਚ ਜੁੱਤੀ ਤੁਹਾਡੇ ਈ ਮਾਰਨੀ ਏ ਕੋਈ ਨਿਆਣਾ ਨਹੀਂ ਆਉਗਾ ਅੱਗੇ

ਅਗਲਾ ਕਹਿੰਦਾ ਮਾਰ ਕੇ ਦਿਖਾ ਉਹੀ ਤਾਂ ਗੱਲ ਆ ਫੇਰ ਦੇਖ ਲੋ ਹੋਰ ਉੱਥੇ ਇੱਕ ਹੋਰ ਦੇਖੋ ਖੋ ਖੋ ਹੁੰਦੀ ਖੋ ਖੋ ਤੁਸੀਂ ਖੇਡੀ ਆ ਹਮ ਖੋ ਖੋ ਖੇਡੀ ਏ ਮੈਂ ਹਾਂਜੀ ਹਾਂ

ਉਹ ਕਿਵੇਂ ਹੱਥ ਲਾ ਕੇ ਫੇਰ ਉਹ ਪੂਰੇ ਉਦੇ round ਕਰਨਾ ਉਹਦੇ ਆਲੇ ਦੁਆਲੇ ਭੱਜਣਾ ਉਹਦੇ ਹਾਂ ਹਾਂ ਉਹ ਵੀ ਵਧੀਆ ਉਹ ਸੀ ਹਮ ਬਹੁਤ ਵਧੀਆ game ਸੀਗੀ

ਖੋ ਖੋ ਹੋ ਗਈ ਫ਼ੇਰ ਉਸ ਤੇ ਬਾਅਦ ਤੁਹਾਡੀ ਕਬੱਡੀ

ਪਰ ਬਹੁਤ ਘੱਟ ਏ ਹੁਣ ਇਹ ਤਾਂ ਮਤਲਬ ਉਹ ਚ ਰਹਿਗੀ ਕੀ ਨਾਮ ਏ ਉਨੂੰ ਤਾਂ ਗੱਦਿਆਂ ਤੇ ਲੱਗ ਗਏ ਖੇਡਣ ਜੀ ਉਹਦਾ ਤੇ

ਜਿੱਥੇ ਪਹਿਲਾਂ ਹੁਣ ਜਿਵੇਂ ਮਿੱਟੀ ਤੇ ਖੇਡਣਾ ਪੂਰੀ body ਨੇ ਮਿੱਟੀ ਓ ਮਿਟੀ ਹੋ ਜਾਣਾ ਹਨਾ ਪਹਿਲਾਂ ਘੁਲਦੇ ਹੁੰਦੇ ਸੀਗੇ ਕਬੱਡੀ ਚ ਸੱਟਾਂ ਵਜਣੀਆਂ ਉਹ

ਠੀਕ ਏ ਅੱਗੇ ਕਬੱਡੀ ਪਿੰਡਾ ਦੀ game ਸੀਗੀ ਹਨ ਪਿੰਡਾ ਚ ਵੀ ਨੀ ਖੇਡਦਾ ਨਾ ਜੀ ਨਾ ਹੁਣ ਤੁਹਾਨੂੰ ਦੱਸਿਆ ਤਾਂ ਹੈਗਾ ਜੀ ਉਹਦੇ ਚ ਰਹਿ ਗੀ ਬੱਸ ਵੀ ਇੱਕ ਅਹ ਕੱਲਾ world cup ਈ ਰਹਿ ਗਿਆ ਹੁਣ ਆਹੀ ਸੁਣੀਦਾ ਹੁੰਦਾ

ਹੁਣ ਦੇਖੋ ਪਹਿਲਾਂ ਪੰਜਾਬ ਦੇ ਅੰਦਰ ਜਦੋਂ ਬਾਦਲ ਸੀਗਾ ਅਕਾਲੀ ਉਸ time ਦੇਖੋ ਕਬੱਡੀ ਦੇ cup ਕਬੱਡੀ cup ਹੋਇਆ ਕਰਦਾ ਸੀਗਾ

ਉਹ ਕਦੇ ਹੁਣ ਮੁੜ ਕੇ ਹੋਏ ਨੀ ਨਾ ਕਿਸੇ ਨੇ interest ਲਿਆ ਇੱਧਰੋ

ਬਿਨਾ interest ਤੇ ਨਹੀਂ ਨਾ ਕੋਈ ਚੀਜ਼ ਬਣਦੀ interest ਤਾਂ

ਬਿਲਕੁਲ ਜੀ ਬਿਲਕੁਲ

ਇੱਡੀਆਂ ਵਧੀਆ ਗੇਮਾ ਉਹ ਦੇਖੋ ਚੋਰ ਸਿਪਾਹੀ ਅਹ ਲੁਕਣ ਮੀਚੀ

ਲੁਕਣ ਮੀਚੀ ਈ ਦੇਖ ਲੋ ਅਸੀਂ ਕੀ ਕਰਦੇ ਸੀਗੇ ਇੱਕ ਕੋਠੇ ਤੋਂ ਚੜ ਕੇ ਮਹਲੇ ਚ ਘੁੰਮੇ ਆਣਾ ਕੋਠਿਆਂ ਪਰ ਨੂੰ ਕੋਠਿਆਂ ਨੂੰ

ਕੋਠਿਆਂ ਤੇ ਟਪ ਘੁੰਮ ਆਉਣਾ ਕਿਉਂਕਿ ਅੱਗੇ ਅੱਗੇ ਪਤਾ ਕੀ ਏ ਨਾ ਹੁਣ ਉਸ time ਨਾ ਲੋਕ ਇੱਕ ਇੱਕ ਮੰਜਿਲਾ ਮਕਾਨ ਪਾਉਂਦੇ ਸੀ ਪਹਿਲੇ ਇੱਕ ਮੰਜਿਲ ਹੁੰਦਾ ਸੀ ਕੀ ਕੋਠੇ ਹੁੰਦਾ ਸੀਗਾ ਹੁਣ ਤਾਂ ਸਾਹਮਣੇ ਤਿੰਨ ਤਿੰਨ ਮੰਜਿਲਾ ਬਣਾ ਲਿਆ ਹੁਣ ਕਿਹੜਾ ਚੜੂ ਉਪਰ

ਅੱਗੇ ਹਾਂ ਮਕਾਨ ਵੀ ਇੱਕ ਦੂਜੇ ਨਾਲ attach ਜੁੜੇ ਹੁੰਦੇ ਸੀਗੇ ਇੱਕ ਕੋਠੇ ਤੇ ਚੜੋ ਜੀ ਸਾਰਾ ਮਹੱਲਾ ਬੰਦਾ ਸਾਰਾ ਅੱਧਾ ਸ਼ਹਿਰ ਘੁੰਮ ਆਉਂਦਾ ਸੀ ਕੋਠਿਆਂ ਪਰ ਨੂੰ ਹੀ

ਸਹੀ ਗੱਲ ਏ ਅੱਛਾ ਅੱਛਾ ਜੀ ਅੱਗੇ ਚੋਰੀ ਚਕਾਰੀ ਘੱਟ ਹੁੰਦੀ ਸੀਗੀ ਜਿਹੜਾ ਹੁਣ ਤਾਂ

ਨਸ਼ੇ ਬਾਜ ਬਹੁਤ ਹੀ ਹੋ ਗਏ ਨਸ਼ਾ ਪਤਾ ਚੱਲ ਪਿਆ ਅੱਗੇ ਘੱਟ ਹੁੰਦੀ ਸੀਗੀ

ਹਾਂ ਜੀ ਹਾਂ ਹੋਰ ਜਿਹੜਾ

main ਵੀ ਜਿਹੜਾ game ਇੱਕ ਤਾਂ body ਰੱਖੇਗਾ ਇੱਕ ਨਸ਼ੇ ਪਤੇ ਤੋਂ ਦੂਰ

ਅਹ ਭਾਈਚਾਰੇ ਦਾ ਸੰਕੇਤ ਜਿਹਨੂੰ ਕਹਿੰਦੇ ਆ ਨਾ ਭਾਈਚਾਰਾ

ਮੈਂ ਦੂਜੇ ਪਿੰਡ ਨਾਲ ਖੇਡਣਾ ਉਹਦੇ ਨਾਲ ਮੇਲ ਜੋਲ ਬਣਾਉਣਾ ਭਾਈਚਾਰਾ ਰੱਖਣਾ ਇੱਕ ਸ਼ਹਿਰ ਨਾਲੇ ਦੂਜੇ ਸ਼ਹਿਰ ਨਾਲ ਇੱਕ ਦੇਸ਼ ਨੇ ਦੂਜੇ ਦੇਸ਼ ਨਾਲ ਇੱਕ ਜਿਹੜੀ ਗੇਮਾ ਮਤਲਬ ਇਹ ਹੁੰਦਾ ਸੀ ਇੱਕ ਦੂਜੇ ਨਾਲ ਭਾਈਚਾਰਾ ਬਣਾਈ ਰੱਖਣਾ link ਜੋੜ ਕੇ ਰੱਖਣਾ

ਤਾਂ ਕਹਿੰਦੇ ਵੀ ਭਾਈਚਾਰਾ ਨੀ ਉਰੇ ਕੁੱਝ ਹੈਗਾ ਬੱਸ ਪੈਸਾ ਚਾਹੀਦਾ

ਲੈ ਹੁਣ ਇੱਕ ਸੱਟਾ ਜੁਆ ਬਣਾ ਲਿਆ ਜੀ ਜੁਆ ਬੱਸ ਹੁਣ ਉਹ ਚੱਲਦੇ ਲੋਕ ਤਾਂ ਹੁਣ ਪੈਸੇ ਲਾਉਣੇ ਏ ਕੀ ਆਹ ਕਬੱਡੀ ਆ ਬੰਦੇ ਜਿੱਤਣਗੇ ਤਾਂ ਜੀ ਇੰਨੇ ਪੈਸੇ ਹੋਣਗੇ ਬੰਦੇ team ਹਾਰੁਗੀ ਇੰਨੇ ਪੈਸੇ ਹੁਣ ਤਾਂ ਇੱਕ ਆਹ ਚੱਲ ਪਿਆ ਕੰਮ

ਦੇਖ ਜਿਹੜਾ ਹੁਣ cricket ਰਾਹੀ ਇੰਨਾ ਹੋਇਆ popular ਹੋਇਆ

ਪਹਿਲਾਂ ਤਾਂ ਗੁੱਲੀ ਡੰਡਾ ਹੁੰਦਾ ਤਾ ਇੱਕ cricket ਬਣਗੀ ਹਾਂ ਗੁੱਲੀ ਡੰਡਾ cricket ਬਣਗੀ ਇੱਕ ਮਿੰਟ hockey ਦੇਖ ਲੋ hockey ਪਹਿਲਾਂ ਪੰਜਾਬ ਦੀ ਇੱਕ number game ਸੀਗੀ ਅਹ ਆ ਹੁਣ ਵੀ Indian national game ਨੂੰ ਤਾਂ hockey ਨੂੰ ,ਮੰਨਦੇ ਮੰਨ ਰਹੇ ਨੇ ਜੀ

ਦੇਖੋ ਮੰਨਣ ਨਾਲ ਤੇ ਕਰਨ ਨਾਲ ਬਹੁਤ ਫਰਕ ਏ

ਮੈਂ ਮਤਲਬ ਤਾਹੀਂ ਮੈ ਕਹਿ ਰਿਹਾ ਨਾ ਵੀ ਇਹ ਮੰਨਣ ਉਹਦੀ ਗੱਲ ਨੀ ਨੀ ਹੈਗੀ ਏ ਇਹ ਇੱਕ time ਇਸ ਤਰ੍ਹਾਂ ਦਾ ਬੀ hockey ਪੂਰੀ ਜਾਣ India ਦੀ ਸੀ

ਪਰ ਹੁਣ ਉਹ ਗੱਲਾਂ ਨਹੀਂ ਨਾ ਰਹੀਆਂ ਜੀ

ਜਾਣਾ hockey ਨੂੰ ਵਿਚਾਰੇ ਉਹਨੂੰ ਭੂਲੀ ਜਾਨੇ ਆ

hockey ਨੂੰ ਭੂਲੀ ਜਾਨੇ ਆ ਜਦ ਕੀ hockey ਸਭ ਤੋਂ ਵਧੀਆ game ਮੰਨੀ ਗਈ ਏ ਗੇਮਾਂ ਤਾਂ ਹੈ ਤਾਂ ਸਾਰੀਆਂ ਵਧੀਆ ਪਰ ਇਹ ਏ ਬੀ ਕਿਸੇ ਨੂੰ importance ਜਿਆਦਾ ਮਿਲ ਰਹੀ ਏ ਕਿਸੇ ਨੂੰ ਘੱਟ ਰਹੀ ਏ ਕਿਸੇ ਦੇਸ਼ ਚ number ਇੱਕ ਏ game ਉਹ ਏ ਕਿਸੇ ਚ football ਏ ਕਿਸੇ ਚ volleyball ਏ ਤੁਸੀਂ ਕਹਿ ਲੋ ਮਤਲਬ

ਹੁਣ ਦੇਖੋ football ਬੀ ਕੋਈ ਮਾੜੀ game ਨੀ ਏ ਕਿੱਡੀ ਵਧੀਆ game ਏ ਹੁਣ

ਹਾਂਜੀ ਹਾਂਜੀ ਅਸਲ ਚ sir ਆਹ ਜਿਹੜੀ ਗੇਮਾ ਫੁਟਬਾਲ ਹੁਣ ਦੇਖੋ ਤੁਸੀਂ ਆਪਣਾ FIFA world cup ਹੋ ਕੇ ਹਟਿਆ ਜੀ ਫੁਟਬਾਲ ਦਾ

ਅਹ ਠੀਕ ਏ ਨੀਂ ਆਪਣੇ ਇੱਧਰ ਆਪਣੇ ਅਰਬ country ਕਿਹੜਾ ਆ ਮੇਰੇ ਹੁਣ ਨਾਉ ਭੁੱਲ ਗਿਆ ਮੈਨੂੰ ਯਾਦ ਸੀਗਾ Qatar

ਦੋਹਾ Qatar ਚ ਉਹ ਠੀਕ ਏ ਫੁਟਬਾਲ ਦਾ world cup ਹੋ ਕੇ ਹਟਿਆ ਠੀਕ ਏ ਪਰ ਇੱਕ ਗੱਲ note ਕਰਿਉ ਵੀ ਇੰਨੇ ਆਪਣੇ ਇੱਕ ਸੋ ਚਾਲੀ ਕਰੋੜ ਦੀ ਆਬਾਦੀ ਏ India ਦੀ